ਹਾਂ ਉਹ ਦੇਖਲੇ ਮਤਲਬ ਓਹਨੇ ਉਹ operation operation ਜਾ ਕਰਾਯਾ ਪਤਾ ਨਹੀਂ ਓਨੇ ਬਸ ਛੇ ਕਉ ਮਹੀਨਿਆਂ ਹੀ ਉਹ ਮਰਗਯਾ

ਹੋਰ ਯਾਰਾ health ਦਾ ਹੁਣ ਬਹੁਤ ਜਾਂਦਾ ਜਰੂਰੀ ਹੈ ਤਿਆਂ ਰੱਖਣਾ ਹੋਰ ਆਪਾ ਜੇਡੇ tattoo took ਬਨਾਨੇ ਹਾਂ ਇਨਾ ਤੋਹ ਵੀ ਹੋਂਦਾ

ਹਾਂ blood ਨਾਲ reaction ਕਰ ਜਾਂਦੇ ਆ

ਹਾਂ ਕੁੱਛ ਨਹੀਂ ਯਾਰ ਆਪਣਾ ਖਾਨ ਪਾਨ ਜਿਵੇਂ ਪਾਣੀ ਪੁਨੀ ਬਹੁਤ ਪਰਦੂਸ਼ਣ ਹੋ ਗਯਾ ਓਹਤਾ ਫੇਰ ਹੈ , ਹੁਣ ਤੈਨੂੰ ਪਤਾ ਹੀ ਹੈ ਇਦਰਦਾ ਜੇ ਆਪਾ ਨੇ ਇਥੇ ਦੁਕਾਨ ਬਜ਼ਾਰ ਵੀ ਜਾਣਾ motorcycle ਲੇਕੇ ਜਾਨੇ ਹਾਂ। ਹੋਰ

ਹੁਣ ਉਨ੍ਹੀਆਂ ਹੀ ਬਿਮਾਰੀਆਂ ਲਗਿਆਂ ਜਾਂਦੀਆਂ ਸਾਰੀਆਂ ਬਿਮਾਰੀਆਂ ਲਗਿਆਂ ਜਾਂਦੀਆਂ ਹੁਣ ਤੁਰਨ ਨਾਲ ਤਾ ਵਧੀਆ ਬੰਦਾ ਤੁਰਨਾ ਚਾਹੀਦਾ daily ਦੋ - ਤਿਨ kilometer ਰੋਗ ਨਹੀਂ ਲੱਗਦਾ ਕੋਈ ਹਾਂ ਉਹ ਤਾਂ ਫੇਰ ਹੈ

ਹਾਂ ਘਾਰ ਪਰਿਵਾਰ ਸਬ ਠੀਕ ਹੈ ,ਪਰ ਮੇਰੀ ਪੁਆਂ ਦੀ ਕੁੜੀ ਬਿਮਾਰ ਹਾ ਅੱਛਾ ਕਯਾ ਹੋਗਿਆ ਓਨੂੰ

ਹੁਮ

ਹੋਰ ਅੱਜ ਕਲ ਬਹੁਤ ਹੋ ਪਤਾ ਹੀ ਨਹੀਂ ਲੱਗਦਾ ਬਿਮਾਰੀਆਂ ਦਾ ਹਮ ਪ੍ਰੈਜ ਰੱਖਣਾ ਚਾਹੀਦਾ ਹੈ ਜਿਨ੍ਹਾਂ ਪ੍ਰੈਜ ਰੱਖੋਗੇ ਉਨਹਾਂ ਹੋਊਗਾ ਆਪਣਾ ਹੀ ਫਾਇਦਾ ਏ

ਹਾਂ ਬਾਹਰ ਜਾ ਕੇ ਪਤਾ ਲੱਗਦਾ ਕੀ ਬਈ ਕਿਨੇ ਲੋਗ ਕਿਵੇਂ ਫਿਰਦੇ ਆ ਹੋਰ ਆਪਾ ਉਹ ਕੇਂਦੇ ਬੀ ਆਪਣਾ ਬੰਦਾ ਦੁਖੀ ਹਾ ਹਸਪਤਾਲ ਆਂਦੇ ਜਾਂਦੇ ਤੇ ਪਤਾ ਲੱਗਦਾ ਕੀ ਸਾਰੇ ਹੀ ਦੁਖੀ ਨੇ ਲੋਗ। ਹੋਰ ਕਯਾ ਕਿਸੀ ਦਾ ਬੀਚਾਰਾ ਦੋ ਸਾਲ ਦਾ ਜਵਾਕ ਪਿਆ ਕਿਸੀ ਦਾ ਚਾਰ ਸਾਲ ਦਾ ਪਿਆ ਕਿਸੀ ਦਾ ਇੱਕ ਦਿਨ ਦਾ ਪਿਆ ਹੋਰ ਸਾਰੇ ਹੀ ਉਹ ਦੁਖੀ ਨੇ ਲੋਗ ਪਰ ਪਤਾ ਲੱਗਦਾ ਬਾਈ ਬਲੇ ਬਲੇ ਕਲਾ ਬੰਦਾ ਦੁਖੀ ਥੋੜੀ ਹੈ ,ਹੁਣ ਉਹ ਹਸਪਤਾਲ ਬਰੇ ਪਏ ਨੇ ਤੂੰ ਆ

ਆ ਏਹੀ ਜੀ technology ਜੀ ਆ ਗਈ ਹੈ ਹੁਣ ਜੇਦੇ ਕਰਕੇ ਹੋਰ silent attack ਜਾ ਹੋਈ ਜਾਂਦਾ ਬੰਦੇ ਨੂੰ

ਇੱਕ ਦਿਨ ਖ਼ਬਰਾਂ ਵਿੱਚ ਹੁਣ ਲਗੇ ਹੋਈ ਬੰਦਾ ਰੋਟੀ ਖਾਂਦਾ ਖਾਂਦਾ ਹੀ ਗੀਰ ਗਯਾ

ਹੁਣ ਬਹੁਤਾ ਬੰਦਾ ਪੌੜੀਆਂ ਹੀ ਨਹੀਂ ਚੜਦਾ ਕੀ ਸਾਹ ਚੜ ਜਾਂਦਾ ਸਾਹ ਦੀ ਹੀ ਬਿਮਾਰੀਆਂ ਬਹੁਤ ਹੈ ਹੋਰ ਸਾਹ ਹੀ ਬਹੁਤ ਚੜਦਾ ਉਹੀ ਬਸ

ਓਹੀ ਤੇ ਗੱਲ ਹੈ ਕਿਸੇ ਦੇ ਗੋਡੇ ਖੜ ਗਏ ਕਿਸੇ ਦੇ ਕੁਛ ਹੋ ਗਯਾ ਹਮ

ਹਾਂ ਬੱਸ ਠੀਕ ਹੇ ,ਇਹੀ ਬਿਮਾਰੀਆਂ ਬਹੁਤ ਉਹ ਨੇ

ਹੋਰ ਕਯਾ ਹੋਣ ਤੇ ਜੇੜਾ ਬੁਖਾਰ ਜੀਅ ਉਹ ਨਹੀਂ ਸਾਲ ਚਾਰ ਦਿਨ ਉਤਰਦਾ ਹੋਰ ਜਿਨ੍ਹਾਂ ਆਪਾ health ਦੀ care ਰਾਹਖਾ ਗੇ ਓਨਾ ਅਸੀਂ effect ਰਹਿਣੇ ਆ

ਜਿੰਦਗੀ ਤੇ ਉਪਰ ਨੂੰ ਥੋੜੀ ਨਾ ਕੁਛ ਖਾਨਾ ਪੀਣਾ। ਹੋਰ

ਤਗੜ੍ਹੇ ਹੋਣ ਵਾਸਤੇ ਦੇਖਦੇ ਹੈ ਕੋਲ ਖੜ ਕੇ ਬਣਵਾਉਂਦੇ ਹਾ।

ਖਾਣਾ ਪੀਣਾ ਯਾਰ health ਠੀਕ ਆਲੇ ਕੋਈ ਬੰਦਾ oil ਚੀਜ਼ਾਂ ਕੱਟ ਕਰਦੇਵੇਂ ਹੂੰ ਫ਼ਲ fruit ਹੋਂਦੇ ਨੇ

ਹੋਰ ਕਯਾ ਫਲ਼ fruit ਖਾਂ ਲਵੋਂ ਹੋਰ ਦੁੱਧ ਦਹੀਂ ਹੁਣ ਅੱਜ ਦੇ ਜਵਾਕ ਪੀਂਦੇ ਨਹੀਂ ਦੁੱਧ ਦਹੀਂ

ਹੋਰ ਓਥੇ phone ਆ ਨੇ ਜਾਦਾ ਬਿਮਾਰੀਆਂ ਕਈਆਂ ਰੱਖਿਆ ਨੇ ਹੋਰ ਅੱਧਾ ਤੇ phone ਨੇ ਬੰਦਾ ਬਿਮਾਰ ਕਰਿਆ ਹੋਇਆ

ਹੋਰ ਜੇ ਹੋਣ ਪਤਾ ਹੀ ਨਹੀਂ ਲੱਗਾ doctor ਨੂੰ, ਸਾਡੇ ਮੇਰੇ ਭੂਆ ਦੇ ਮੁੰਡੇ ਨੂੰ ਫੇਰ ਬਸ ਏਧਰ ਕਿਸੇ doctor ਨੂੰ ਵੀ ਨਹੀਂ ਪਤਾ ਲੱਗਿਆ ਕੋਈ ਉਦਾ test ਨਹੀਂ ਛੱਡਿਆ ਕੁਛ ਨਹੀਂ ਛੱਡਿਆ। ਉਹ ਕਹਿੰਦੇ ਸਾਨੂ ਸਮਝੀ ਨੀ ਆਰੀ ਬੀ ਇਹਨੂੰ ਹੋਇਆ ਤਾ ਕਯਾ ਐ ਬਸ (overlap) ਇਹੋ ਜਿਯਾ ਨੇ ਬਮਾਰੀਆਂ doctor ਵੀ ਬਿਚਾਰੇ ਕਿ ਕਰਨ ਹੁਣ

ਹਮ

ਉਹ ਫੇਰ ਓਹਨੂੰ ਵਿਚਾਰੇ ਨੂੰ ਸ਼ੁਰੂ ਤੋਂ ਉਹਦੀ ਵੀ ਇਕ ਅੱਖ ਤੋਂ ਘਟ ਦਿਖਦਾ ਸੀਗਾ ਉਹ ਕਹਿੰਦੇ operation ਕਰਨਾ ਪੈਣੇ (overlap) operation ਕਰਤਾ ਫੇਰ ਜਮਾ ਇ ਹਟਗਯਾ ਦਿਖਣ ਫੇਰ ਦੁਹਿ ਅੱਖ ਹੋਗੀ ਦੁਹਿ ਅੱਖ ਤੇ ਵੀ ਬਸ ਘਟਾ ਹੀ ਪਿਆ ਦੁਹਿ ਅੱਖ ਦਾ ਵੀ operation ਕਰਤਾ ਓਹਨਾ ਨੇ

ਆਇਓ ਮੇਰੇ ਮਾਮਾ ਜੀ ਦੇ ਵੀ ਹੋਗੇ ਤੀ ਗੁਰਦੇ fail ਹੋਗੇ ਤੀ

ਹੋਰ ਓਹਦੀ division ਹੁੰਦੀ ਤੀ

ਹਾਂ ਓ ਬਸ ਫੇਰ ਉਹਦਾ ਇਕ ਅੱਖ ਦੀ ਨਿਗ੍ਹਾ ਬੀ ਬਾਗ ਗੀ ਤੀ

ਫੇਰ death ਹੋਗੀ ਓਹਦੀ

ਹੁਣ ਤਾ cell ਕਯਾ ਸੱਲ੍ਹਾ ਆਲੇ ਪਏ ਆ typhoid ਆਲੇ ਪਏ ਆ ਹੋਰ

ਆ ਹੁਣ ਤਾ ਤੈਨੂੰ ਪਤਾ ਇ ਆ ਬਾਈ ਅਪਣਾ ਆਪ ਈ ਪ੍ਰੇਜ ਰੱਖੋ ਬਾਹਰ ਦੀ ਚੀਜ ਨਾ ਖਾਓ ਕੋਈ

ਹਰ ਐਕ ਚੀਜ ਤਾ ਹੁਣ ਮਲਾਵਟ ਲੱਗਗੀ ਹੋਣ ਯਾਰ ਹਮ

ਸਬਜ਼ੀਆਂ ਵੀ ਦੇਖ ਲੈ ਹੁਣ ਤੂੰ ਸਬਜ਼ੀਆਂ ਵੀ ਟਿੱਕੇ ਲਾ ਲਾ ਕੇ ਛੇਤੀ ਛੇਤੀ ਕੱਢੀ ਜਾਣੇ ਆ ਲੋਕਾਂ ਨੂੰ ਬਸ ਪੈਸੇ ਬਣਨੋਂ ਦਾ ਹੋਇਆ ਵਞੇ

ਜੇ ਪੈਸੇ ਬਣਾ ਲੀਯੇ ਲੋਕਾਂ ਦੀ health ਨਾਲ ਉਇ ਖੇਡੀ ਜਾਂਦੇ ਨੇ (overlap ) ਹੋਰ ਕਯਾ ਬਸ ਆਹਿ ਚਲਿਆ ਹੋਯਾ ਅੱਜ ਕਲ ਸੇਹਤ ਦਾ ਹੈਯੋ ਨੀ ਕਿਸੇ ਨੂੰ ਹੋਰ ਹੁਣ ਆਪਾ ਈ ਦੇਖ ਲੈ ਮੈਂ ਕਹਿਣਾ ਬੁਖਾਰ ਆਪਾ ਨੂੰ ਬੁਖਾਰ ਹੋਜਵੇ ਚਯੇ ਪਰ ਦਵਾਈ ਲੈਣ ਬਾਅਦ ਚੋ ਜਾਉਂਗੇ ਜਦ ਫੋਨ ਦੇ ਪੈਸੈ ਮੁਕਜੇ ਨਾ ਫੋਨ ਦੇ pack ਪੁਅੰਗੁਏ ਹਮ

ਹੋਰ ਦਮਾਗ ਆਪਾ ਨੇ ਈਕਣ ਹੀ ਬਣਾ ਲੇ ਆਪਣੇ ਹੋਰ ਇਕ phone ਨੇ ਬਹੁਤ ਲੋਗਾ ਨੂੰ ਕਰੇ ਨੇ ਬਿਮਾਰ ਹਮ ਹੋਣ ਤੂੰ ਹੀ ਦੇਖ ਲੈ ਬਾਯੀ ਹੋਣੇ ਹੀ ਐਨਕ ਲੱਗ ਗਈ

ਅੱਜ ਕਲ ਤੇ ਜੇ ਓਹਨਾ ਨੂੰ ਕਹਿਣਾ ਤੂੰ ਰੋਟੀ ਖਾ ਲੈ ਪਹਿਲਾ phone ਮੰਗਣਗੇ ਬੀ phone ਦੇਦੋ ਕੂਸ਼ ਲਾਕੇ ਫੇਰ ਖਾਵਾਂਗੇ ਹੋਰ ,ਮੈ ਦੇਖਿਆ ਸਾਡੇ ਮੇਰੇ ਪਿੰਡ ਨਵੇਂ ਮੁੰਡੇ ਜਿੰਨੇ ਵੀ ਜਵਾਕ ਆ , ਸਾਰਿਆਂ ਦੇ ਕਿਸੇ ਦੀ ਇਕ numberਐਨਕ ਹੈ , ਕਿਸੇ ਦੀ ਦੋ number ਐਨਕ ਹੈ ਹਮ

ਜੰਮਦਿਆਂ ਨੂੰ ਤਾ ਫੋਨ ਫੜਾ ਦਿੰਦੇ ਨੇ

ਹਮ ,ਬਸ ਕੀ ਕਹਿਏ ਦੁਨੀਆਦਾਰੀ

ਕੁਸ਼ਨੀ ਬਸ

ਪੜ੍ਹਨ ਚਲੇ ਹੋਰ ਅੱਛਾ ਬਾ ਵਦੀਆਂ ਮੇਂ ਕਦੀ ਘਰੇ ਤਾ ਅੱਛਾ

ਹਾ , ਹਾ ਪੜਾਇ ਵਧੀਆ ਚਲਦੀ ਹੇ। ਚਾਲ ਠੀਕ ਹੇ ,ਵਧੀਆ ਹੈ। ਤੇਰੀ ਤੂੰ, ਤੂੰ ਦੱਸ ਤੇਰੀ ਕਿਵੇਂ ਚਾਲ ਰਹੀ ਏ ਪੜਾਇ ਬਸ ਵਧੀਆ ਚੱਲਦੀ ਮੇਰੀ ਵੀ ਪੂਰੀ ਹੁਮ ਅੱਛਾ

ਮੈਂ ਤਾ ਤਾਹੀ ਉਹ ਕਰਿਆ ਸੀ ਕੀ ਤੇਰੀ ਪੁਆਂ ਦੇ ਮੁੰਡੇ ਦਾ ਪਤਾ ਲੇਲੀਏ

ਹਾਂ ਹੀਂ

ਹੋਰ ਤਾਹੀ ਪਤਾ ਨਹੀਂ ਲੱਗਦਾ ਜਿੱਥੇ ਜਾਂਦੇ ਨਵੀਂ ਬਿਮਾਰੀ ਜਾਗ ਪੈਂਦੀ ਹੈ ਹੋਰ ਹੁਣ ਫਲਾਣੇ ਨੂੰ ਫਲਾਣੀ ਬਿਮਾਰੀ ਹਾ ਜਿੰਦਾ ਨਾਮ ਹੀ ਨਹੀਂ ਸੁਣਿਆ ਕਦੀ ਹਾਂ

ਹੁੰਮ ਹੁੰਤਾ ਉਹੀ ਪੁਰਾਣੇ ਬਜ਼ੁਰਘ ਆ ਜੇੜੇ ਮਾੜਾ ਮੋਟਾ ਸਿਆਣੀ ਕੂ ਖਾਣਾ ਪੀਣਾ ਕਰਦੇ ਸੀ ਅੱਜ ਜੇੜਾ ਬਸ ਚਾਹਲੀ ਪੰਤਾਲੀ ਸਾਲ ਵਿੱਚ ਚੜਾਈ ਕਰਜਾਂਦੇ ਆ ਹੋਰ

ਤਾਂ ਜਿਉਂਦੇ ਸੀ ਓਹੀ ਤਾ ਗੱਲ ਆ ਹੁਣ ਬਾਕੀ ਰਹਿੰਦੇ ਖੁੰਢੇ ਨਸ਼ਿਆਂ ਨੇ ਮਾਰ ਲਯਾ ਹੋਰ ਉਹ ਕੋਸ਼ ਪਹਿਲਾ ਨਸ਼ੇ ਵੀ ਘਾਟ ਤੀ ਦੇਸੀ ਖੁਰਾਕਾਂ ਖਾਂਦੇ ਰਹੇ ਬੁੱਡੇ ਹੱਮ ਓਹੀ ਤਾ ਗੱਲ ਆ (overlap) ਬਮਾਰੀਆਂ ਵੀ ਘਟ ਸਿਗਿਆ ਪਹਿਲਾ ਇ ਤਾਂ ਹੁ ਹੁੰਦਾਂ ਹੁਣ ਬੀ ਆ ਬਿਮਾਰੀ ਆ

ਇਹਨੂੰ ਬਿਮਾਰੀ ਕਹਿੰਦੇ ਆ (overlap) ਹੋਰ ਜੇ ਬੁਖ਼ਾਰ ਤਾ ਚਾਲ ਬੁਖਾਰ ਦੀ ਵੀ ਨੀ ਸੀ ਦਵਾਈ ਲੈਂਦੇ ਐਕਰੇ ਠੀਕ ਹੋ ਜਾਂਦਾ ਹੁੰਦਾ

ਮੈਂ ਕਹਿਣਾ ਕੋਈ (overlap) ਇਕ ਗਲਾਸ ਦੁੱਧ ਦਾ ਨੀ ਪੀ ਸਕਦਾ ਹੋਰ ਨਸ਼ੇ ਨਾਲ ਵੀ ਬੋਹਤ ਔਖਾ ਖਾਂ ਤੇ ਦਾਰੂ ਹਮ ਪਿੰਡਾਂ ਆਲੇ ਤਾ ਤਾਂ ਵੀ ਦੁਧ ਪੀ ਲੈਂਦੇ ਨੇ ਆਸ਼ਹਿਰਾਂ ਆਲੇ ਤਾ

ਹਾਂ ਹਮ ਹੋਰ ਸੁਣਾਓ

ਹਮਸਾਰੀਆਂ ਆਇਆ ਸ਼ੇਰਾਂ ਤੋਹ ਹਮ ਗੰਦਾ ਪਾਣੀ ਬਸ ਉ ਗੰਦੇ ਪਾਣੀ ਐਦਰ ਨੂੰ ਕਢੀਆਂ ਇਹਨਾਂ ਨੇ ਓਹੋ

ਬਸ ਫੇਰ ਬਮਾਰੀਆਂ ਅਨਿਆਂ ਬਸ ਪ੍ਰਦੂਸ਼ਿਤ ਕਾਮ ਸਾਰਾ ਹੀ ਹਵਾ ਪ੍ਰਦੂਸ਼ਿਤ ਪਾਣੀ ਪ੍ਰਦੂਸ਼ਿਤ ਇਹਨਾਂ ਨੇ ਬਮਾਰੀਆਂ ਕਰਤਿਆ ਹਾਂ ਬਾਈ ਪਰੇਜ ਰੱਖੋ ਤਾਹਿ ਤਾ ਆਪਣੀ ਦੁਨੀਆਂ ਨੂੰ ਪਜੀ ਜਾਂਦੀ ਆ ਹੋਰ ਬਾਹਰ (overlap) ਹੁਣ ਓਥੇ ਸਾਡਾ ਮੇਰਾ ਰਿਸ਼ਤੇਦਾਰ ਗਯਾ ਚਾਚਾ ਲੱਗਦੇ

ਕਹਿੰਦਾ ਮੈਂ ਓਥੇ ਉਹਨਾਂ ਨੂੰ ਪੁੱਛਿਆ ਬੀ ਹਾਂ ਬੀ hospital ਕਾਤੇ ਘੱਟ ਆ ਉਹ ਕਹਿਣਾ ਇਥੇ ਕੋਈ ਬਮਾਰ ਈ ਨੀ ਹੁੰਦਾ

ਹਾਂ ਕਹਿੰਦਾ ਫੇਰ ਓਹਨਾ ਦੇ ਸ਼ਰੀਰ ਤਾਂ fit ਹੋਏ ਪੈ ਆ ਕਹਿੰਦਾ ਹਮ

ਹਾਂ ਓਹਨੇ ਤਾਂ ਸਾਰਾ ਜਵਾਬ ਦੇਨਾ ਹੀ ਆ machine ਹੇਗੀ ਹੈ ਹੋਰ ਕਹਿੰਦਾ ਉਹ ਤਾਹਿ ਕਹਿੰਦਾ fit ਰਹਿੰਦੇ ਆ ਕਹਿੰਦਾ